ਤੇ ਇੱਥੇ ਸਾਰੇ ਫੇਸ਼ੀਅਲ ਕਿਟਸ ਅਤੇ ਕਰੀਮਾਂ ਵਗੈਰਾ ਰਿਮੋਵਿੰਗ ਦੀਆਂ ਰੱਖੀਆਂ ਨੇ ਇੱਕ ਟਰੋਲੀ ਪਈ ਹੋਈ ਆ।

ਤੇ ਤਿੰਨ ਚਾਰ ਚਾਰ ਹਿਰਨ ਹਨ ਤੇ ਇਹ ਘਾਹ ਖਾਂਦੇ ਪਏ ਹਨ।

ਲਾਲ ਕਲਰ ਦਾ ਗੇਟ ਵੱਡਾ ਜਿਹਾ ਲੱਗਿਆ ਹੋਇਆ ਵੈ ਤੇ ਆਲੇ ਦੁਆਲੇ ਪੇੜ ਪੋਧੇ ਤੇ ਆਦਿ ਲੱਗੇ ਹੋਏ ਹਨ।

ਇਹ ਸਰੀਰ ਨੂੰ ਫਿਟ ਰੱਖਦੀਆਂ ਹਨ ਫਰਸ਼ ਬਰਾਊਨ ਭੂਰੇ ਰੰਗ ਦਾ ਹੈ।

ਇਥੇ ਇੱਕ ਮੇਜ ਲੱਗਿਆ ਹੋਇਆ ਹੈ ਉੱਤੇ ਬਹੁਤ ਸੋਹਣੀ ਚਾਦਰ ਵਿਛਾਈ ਹੋਈ ਹੈ ਫੋਟੋ ਹੈ ਏ_ਸੀ ਆ ਤੇ ਐਲ_ਸੀ_ਡੀ ਲੱਗੀ ਹੋਈ ਆ।

ਇੱਕ ਪੇਸ਼ੈਂਟ ਲਈ ਰੂਮ ਬਣਾਇਆ ਹੋਇਆ ਹੈ ਤੇ ਇੱਕ ਦਰਵਾਜਾ ਹੈ।

ਇੱਥੇ ਯੋਗਾ ਕਰਨ ਲਈ ਕਾਫੀ ਸਟੂਡੈਂਟ ਬੈਠੇ ਹੋਏ ਹਨ ਜੋ ਕਿ --

ਇੱਥੇ ਨ੍ਰਿਤ ਕਰਨ ਲਈ ਲੋਕਲ ਦਾ ਰੰਗ ਹੋਇਆ ਹੋਇਆ ਹੈ।

ਨੀਲੇ ਕਲਰ ਦੇ ਪਰਦੇ ਲੱਗੇ ਹੋਏ ਹਨ ਇਹ ਸਟੇਜ ਬਹੁਤ ਸੋਹਣੀ ਲੱਗ ਰਹੀ ਹੈ ਤੇ ਫੋਟੋ ਸ਼ੂਟ ਕਰਵਾ ਰਹੀ ਹਨ।

ਲੱਗਾ ਹੋਇਆ ਹੈ ਜੋ ਕਿ ਜਾਲੀਦਾਰ ਹੈ ਅਤੇ ਬਹੁਤ ਸੋਹਣੇ ਲੱਗਦਾ ਪਿਆ ਹੈ।

ਅਤੇ ਇੱਕ ਬਾਹਰ ਗਮਲਾ ਪਿਆ ਹੋਇਆ। ਇਹ ਸਾਰਾ ਸਮਾਨ ਵੇਚਣ ਦੇ ਕੰਮ ਲਈ ਐ।

ਇਹ ਇੱਕ ਦੁਕਾਨ ਹੈ ਦੁਕਾਨ ਵਿੱਚ ਇੱਕ ਸਟੂਲ ਪਿਆ ਹੋਇਆ ਇੱਕ ਰੈਕ ਹੈ।

ਇਹ ਇੱਕ ਖੇਤ ਹੈ ਖੇਤ ਵਿੱਚ ਇੱਕ ਲੱਗਣ ਨੂੰ ਥਾਂ ਬਣਾਈ ਹੋਈ ਆ ਅਤੇ --

ਇੱਥੇ ਕਿੰਨੀਆਂ ਸਾਰੀਆਂ ਹਰੀਆਂ ਲਾਲ ਨੀਲੀਆਂ ਬੋਰੀਆਂ ਰੱਖੀਆਂ ਗਿਆ ਹਨ ਇਹ ਸਾਰੀਆਂ ਪਿਆਜਾਂ ਦੀਆਂ ਬੋਰੀਆਂ --

ਇਸ ਨੂੰ ਲਾਈਟਿੰਗ ਨਾਲ ਵੀ ਸਜਾਇਆ ਗਿਆ ਹੈ ਤੇ ਇਸ ਦੇ ਬਹਾਰ ਇੱਕ ਬਾਂਦਰ ਰਖਵਾਲੀ ਲਈ ਬੈਠਾ ਹੋਇਆ ਹੈ।

ਇਹ ਇੱਕ ਗਰਾਊਂਡ ਹੈ ਗਰਾਊਂਡ ਬਹੁਤ ਸੋਹਣਾ ਹੈ ਇਸ ਦੇ ਆਲੇ ਦੁਆਲੇ ਦਰਸ਼ਕਾਂ ਨੂੰ ਦੇਖਣ ਲਈ ਥਾਂ ਬਣੀ ਹੋਈ ਹੈ।

ਇੱਥੇ ਬਿਲਡਿੰਗ ਬਣਾਉਣ ਦਾ ਕੰਮ ਚੱਲ ਰਿਹਾ ਹੈ ਜਿੱਥੇ ਮਸ਼ੀਨਰੀ ਵਗੈਰਾ ਲੱਗੀ ਹੋਈ ਆ ਤੇ ਬਥੇਰੇ --

ਬਾਈਕ ਦੇ ਪੋਸਟਰ ਲੱਗੇ ਹਨ ਲਾਈਟਿੰਗ ਬਹੁਤ ਸੋਹਣੀ ਕੀਤੀ ਹੈ ਬੋਕਸ ਆਕਾਰ ਦਾ ਬਣਾਇਆ ਚਿੱਟੇ ਅਤੇ ਕਾਲੇ ਰੰਗ ਦਾ --

ਦੋ ਆਦਮੀ ਤਿੰਨ ਘੋੜਿਆਂ ਨੂੰ ਲੈ ਕੇ ਜਾ ਰਹੇ ਹਨ ਜੋ ਕਿ ਭੂਰੇ ਰੰਗ ਦੇ ਹਨ ਇਹਨਾਂ ਦੇ ਆਲੇ ਦੁਆਲੇ ਇੱਕ ਗਰਾਊਂਡ ਹੈ ਗਰਾਊਂਡ ਤੇ--

ਆਲੇ ਦੁਆਲੇ ਦਰਖਤ ਲੱਗੇ ਹੋਏ ਹਨ ਤੇ ਇਹਨਾਂ ਦੇ ਆਲੇ ਦੁਆਲੇ ਬਿਲਡਿੰਗ ਹੈ ਤੇ ਮੌਸਮ ਬਹੁਤ ਸਾਫ ਹੈ।